ਯਾ ਜਾਂ ਫੇਰ ਚਰਚ ਦੀ ਫੋਟੋ ਹੈ ਕਿਉਕਿ ਊਪਰ ਸਾਈਨ ਲੱਗਾ ਹੋਇਆ ਹੈ ਜੀਸਸ ਦਾ।

ਤੇ ਜਿਹੜੀ ਬਿਲਡਿੰਗ ਆ ਇਹਦਾ ਕਲਰ ਜਿਹੜਾ ਏ ਆ ਯੇਲ਼ੋ ਔਰ ਲਾਈਟ ਯੈਲੋ ਤੇ ਵਿੱਚ ਕੋਂਬੀਨੇਸ਼ਨ ਵਾਈਟ ਦਾ ਕੀਤਾ ਗਿਆ ਏ ਆ।

ਤੇ ਉਹਨਾਂ ਦੀ ਏਜ ਕਾਫੀ ਛੋਟੀ ਲੱਗ ਰਹੀ ਐ ਤਿੰਨਾਂ ਦੀ ਤੇ ਜਿਹੜੇ ਗਾਡੀ ਤਿੰਨ ਬੈਠੇ ਹੋਏ ਆ ਉਹ ਥੋੜੇ ਮਿਡਲ ਏਜਡ ਆ ਤੇ ਗ੍ਰੈ ਹੈਟਾਂ ਦੇ ਵਿੱਚਕਾਰ ਜਿਹੜਾ ਬੰਦਾ ਬੈਠਾ ਹੋਇਆ ਉਹਨੇ ਹੈਟ ਪਾਈ ਆ।

ਫੋਟੋ ਆ ਕਿਸੇ ਵਿਆਹ ਤੋਂ ਜਾਂ ਕਿਸੇ ਓਕੇਸ਼ਨ ਤੋਂ ਲਈ ਗਈ ਆ ਕਿਸੇ ਕੈਟਰਿੰਗ ਦੀ ਫੋਟੋ ਆ।

ਇਥੇ ਸਾਹਮਣੇ ਕਾਫੀ ਆ_ਰੋ ਪਏ ਹੋਏ ਆ ਵੱਖਰੇ ਵੱਖਰੇ ਬ੍ਰਾਂਡਸ ਦੀ ਉਹਨਾਂ ਦੀ ਸਾਈਜ ਵੀ ਵੱਖਰੀ ਸ਼ੇਪ ਐਂਡ --

ਰੈਕ ਬਣਿਆ ਹੋਇਆ ਵਾ ਤੇ ਉਹਦੇ ਵਿੱਚ ਕੁਝ ਸਟੇਟਨਰ ਪਏ ਹੋਏ ਆ ਤੇ ਉੱਪਰ ਜਿਹੜੇ ਆ ਉਹ ਫੋਨ ਪਏ ਆ।

ਦੋਨੋਂ ਬੱਚੇ ਖਲੋਤੇ ਆ ਇੱਕ ਬੱਚੇ ਨੇ ਬਲੈਕ ਕਲਰ ਦੀ ਸ਼ਰਟ ਪਾਈ ਹੋਈ ਆ ਤੇ ਗ੍ਰੇਯ ਪੈਂਟ ਆ ਤੇ ਇੱਕ ਬੱਚੇ ਦੀ ਪਰਪਲ ।

ਇਹ ਕਿਸੇ ਪ੍ਰਕਾਸ਼ ਸਵੀਟਸ ਦੀ ਫੋਟੋ ਹੈ ਉੱਪਰ ਬ੍ਰਾਂਡ ਲਿਖਿਆ ਜਿਹੜੀ ਬੇਕਰ ਵੀ ਆ ਕੈਫੇ ਵੀ ਆ।

ਅੰਦਰ ਖਲੋਤੇ ਹੋਏ ਆ ਚੀਜ਼ਾਂ ਸਰਵ ਕਰਨ ਵਾਸਤੇ ਸਾਹਮਣੇ ਟੇਬਲ ਐਂਡ ਚੇਅਰ ਲੱਗੇ ਹੋਏ ਆ ਤੇ ਕਲਰ ਜਿਹੜਾ ਉਹ ਵਾਈਟ ਐਂਡ ਸਕਾਈ ਬਲੂ ਦਾ ਕੋਂਬੀਨੇਸ਼ਨ ।

ਪੀ ਪੈਟਰੋਲ ਆ ਉੱਪਰ ਲਿਖਿਆ ਹੋਇਆ ਆ ਹਿਮਾਲਿਆ ਪੈਟਰੋਲਿਅਮ ਜਿਹੜਾ ਆ ਉਹਦਾ ਇਹ ਟਰੱਕ ਖੜਾ ਆ ਜਿਹਦੇ ਕਿ ਡਰਾਈਵਰ ਦੀ ਜਿਹੜੀ--

ਸੜਕ ਆ ਤੇ ਜਿਹਦੇ ਵਿੱਚ ਮੋੜ ਵੀ ਆ ਤੇ ਜਿਹੜੀ ਕੋਠੀ ਉਹਦੇ ਸ਼ੀਸ਼ੇ ਲੱਗੇ ਹੋਏ ਆ ਦੇਖ ਰਹੇ ਆ ਤੇ ਬਹੁਤ ਹੀ ਸੋਹਣੀ ਥੱਲੇ ਕਲੀ--

ਆ ਮਰੂਤੀ ਸੂਜੂਕੀ ਦੀ ਏਜੰਸੀ ਆ ਜਿਸ ਚ ਬਹੁਤ ਸਾਰੀਆਂ ਜਿਹੜੀਆਂ ਕਾਰਸ ਆ ਉਹ ਖੜੀਆਂ ਆ।

ਕੁੱਛ ਦੇ ਕਲਰ ਗਰੇ ਆ ਬਲੈਕ ਆ ਐਂਡ ਸੰਮ੍ ਜੇਹੜੀਆਂ ਯਾਂ ਫਿਊ ਜੇਹੜੀਆਂ ਕਾਰਸ ਹਾਂ ਓਹ ਵ੍ਹਾਈਟ ਕਲਰ ਦਿਆਂ ਯਾਂ।

ਇਹ ਜਿਹੜੀ ਫੋਟੋ ਆ ਇਹ ਕੋਈ ਰੂਰਲ ਏਰੀਆ ਦੀ ਫੋਟੋ ਆ ਸਾਹਮਣੇ ਇੱਕ ਮਸ਼ੀਨ ਆ ਜੋ ਕਿ ਸੋਇਲ ਦੇ ਅੰਦਰ ਡਿਗਿੰਗ ਕਰਦੀ ਆ।